ਉਹ ਗਏ ਆ ਤੇ ਮੇਰਾ ਆਪ ਨੀ ਸਗੋਂ ਦਿਲ ਲਗਦਾ।

ਜਾਣਾ ਲੈਣ ਮੈਂ ਚਲ ਰਹਿ ਰਹਿ ਲੈਣ ਚਾਰ ਦਿਨ। ਹਮ ਹਮ ਚੱਲ ਕੋਈ . ਕਹਿੰਦੀ ਰਹਿਣਾ ਆ ਪੰਜ ਛੇ ਦਿਨ ਹਫਤਾ ਮੈਂ ਰਹਿਣਾ ਵਾ, ਤੇ ਮੈਂ ਤੇ ਓਹਨੂੰ ਕਹਿਣ ਡੇਆ ਮੈਂ ਹਫਤਾ ਹੁਫ਼ਤਾ ਕੋਈ ਨੀ ਚੱਲ ਤਿੰਨ ਚਾਰ ਦਿਨ ਰਿਹਲੀਂ। ਆਹੋ ਚੱਲ ਕੋਈ ਨੀ, ਹੁਣ ਹੁਣ ਹੀ ਰਿਹਾ ਜਾਣਾ ਮੁੜਕੇ ਗਾਹ ਕਿਹੜਾ ਰਿਹਾ ਜਾਣਾ ਵਾ ਜਦੋਂ ਧੀਆਂ ਪੁੱਤ ਵੱਡੇ ਹੋ ਜਾਣ।

ਚੱਲ ਕਹਿੰਦੀ ਹੋਣੀ ਰਹਿ ਆਉਣੀ ਚਾਰ ਦਿਨ।

ਗਰਮੀਆਂ ਦੀਆਂ ਛੁਟੀਆਂ ਚ ਵੈਸੇ ਦਿਲ ਕਰਦਾ ਜਾਣ ਨੂੰ ਪੇਕੇ। ਠੀਕ ਆ ਹਾਂਜੀ ਇਹ ਤੇ ਗੱਲ ਹੈ। ਪਰ ਇਹ ਗੱਲ ਵਾ ਕੇ, ਪੇਕੇ ਹੋਵੇ ਚੱਜ ਦੇ ਤੇ ਫਿਰ ਤੇ ਬੰਦਾ ਜਾਵੇ ਤੇ। ਸਹੀ ਗੱਲ ਆ। ਹਮ ਹਾਡੇ ਤਾਡੇ ਚ ਜਿੰਨਾ ਚਿਰ ਹਾਂਜੀ, ਜਿੰਨਾ ਚਿਰ ਮਾਂ ਪਿਓ ਹੀ ਓਨਾ ਚਿਰ ਬਥੇਰਾ ਕਰਦੇ ਰਹੇ ਜਾਂਦੇ ਆਉਂਦੇ ਰਹੇ ਆ। ਬਿਲਕੁਲ ਬਿਲਕੁਲ। ਮੇਰੇ ਮਾਂ ਪਿਓ ਨੇ ਵੀ ਨਹੀਂ ਕੁਛ ਵੇਖਿਆ, ਮੁੰਡਾ ਵਿਆਹੁਣ ਵਾਲਾ ਵਾ ਠੀਕ, ਨਸ਼ੇ ਪੱਤੇ ਕਰਦਾ ਵਾ ਏਦਾਂ ਤੁਰਿਆ ਫਿਰਦਾ ਵਾ ਜੇ ਵਿਆਹੇ ਆ ਦੂਸਰੇ ਭਾਬੀ ਇੱਕ ਭਰਾ ਬਾਹਰ ਵਾ ਤੇ ਇੱਕ ਡਰਾਈਵਰ ਵਾ ਜਿਹਦਾ operation ਹੋਇਆ। ਤੇ ਉਹ ਪੁੱਛਦੀਆਂ ਗਿੱਛਦੀਆਂ ਨਹੀਂ ਆ, ਅਮਲੀ ਅਮਲੀ ਕਰ ਦਿੰਦਿਆਂ ਤੇ ਉਹ ਫਿਰ ਕਰਦਾ ਨੀ। ਠੀਕ ਆ, ਕਿੰਨੇ ਭੈਣ ਭਰਾ ਤੁਸੀਂ? ਅਸੀਂ, ਅਸੀਂ ਚਾਰ ਭਰਾ ਸੀ ਤੇ ਦੋ ਭੈਣਾਂ ਸੀ ਤੇ ਇੱਕ train ਥੱਲੇ ਆਗਿਆ ਸੀ ਕਿਸੇ ਨੇ ਦੇ ਦਿੱਤਾ ਸੀ। ਅੱਛਾ ਮੁੰਡਾ, ਭਰਾ। ਆਹੋ ਭਰਾ ਮੇਰਾ ਵਡਾ ਜਿਹੜਾ ਸਾਰਿਆਂ ਤੋਂ ਤੇ ਉਹ train ਥੱਲੇ ਦੇ ਦਿੱਤਾ ਸੀ ਕਿਸੇ ਨੇ।

ਤੇ ਇਹ ਜਿਹੜਾ ਹੈਂ?

ਓਹਤੋਂ ਛੋੱਟਾ ਜਿਹੜਾ ਬਾਹਰ ਵਾ ਤੇ ਓਹਤੋਂ ਛੋਟੀ ਮੈਂ ਵਾ ਤੇ ਮੇਰੇ ਤੋਂ ਛੋੱਟਾ ਇੱਕ ਭਰਾ ਮੇਰਾ .

ਠੀਕ ਆ ਤੇ ਨਸ਼ੇ ਪੱਤੇ ਕੌਣ ਕਰਦਾ?

ਠੀਕ ਆ ਠੀਕ ਆ।

ਇਹ ਸ਼ਰਾਬ ਪਾਣੀ ਪੀਂਦਾ ਜਾਂ ਦੂਜਾ ਸੁੱਕਾ ਪੱਕਾ ਵੀ ਸਮਾਨ ਖਾਂਦਾ? ਓਹੋ ਦੂਸਰਾ ਹੀ ਕੰਮ ਜਿਹੜਾ ਚੱਲਿਆ trend. ਅੱਛਾ ਅੱਛਾ, ਹਮ ਉਹ ਬੜੀ ਮਾੜੀ ਚੀਜ਼ ਆ।

ਗੋਲੀਆਂ ਗਾਲੀਆਂ ਹੋਗੀਆਂ ਹੋਰ ਨਸ਼ੇ ਪੱਤੇ ਹੋਗੇ ਸੁੱਕੇ ਜਿਹੜੇ ਉਹ ਬੜੇ ਮਾੜੇ। ਹਮ ਨਹੀਂ ਗੋਲੀਆਂ ਗਾਲੀਆਂ ਨੀ ਆਹ ਜਿਹੜਾ ਰਾਜੇ ਹੋਣੀ ਕਰਦੇ ਜਿਹੜਾ। ਹਾਂਜੀ ਹਾਂਜੀ ਹਾਂਜੀ।

ਹਾਂਜੀ ਹਾਂਜੀ ਇਹ ਤੇ ਗੱਲ ਹੈ, ਹੁਣ ਤੇ ਐਸ਼ ਕਰਨ ਡੇ ਨਾ ਪੈਸੇ ਨਾਲ।

ਬਾਅਦ ਚ ਇਹਨਾਂ ਦਾ ਮਾੜਾ ਹਾਲ ਹੋਣਾ। ਜਦੋਂ ਆਪਣੇ ਬੱਚੇ ਕਰਨਗੇ ਪਤਾ ਫਿਰ ਲੱਗਣਾ। ਬਿਲਕੁਲ ਬਿਲਕੁਲ ਹਾਂਜੀ।

ਲੋਕਾਂ ਨੂੰ ਖਵਾਲਨ ਦੇ ਆਣਾ ਤੇ ਆਪਣੇਆ ਨਾਲ ਹੋਏਗਾ ਤੇ ਫਿਰ ਪਤਾ ਲੱਗੂ। ਹਾਂਜੀ, ਚਲੋ ਠੀਕ ਜੇ ਫਿਰ ਹੈਂ, ਕਰਦਾ ਮੈਂ ਬਾਅਦ ਚ। ਚਲੋ ਠੀਕ। ਹਾਂਜੀ, ਮੈਂ ਕਿਰਨਜੀਤ ਕੌਰ ਦੁਬਾਰਾ ਆ ਗਈ ਆ ਆਹ ਸਿੱਖ ਕੌਮ ਦਾ ਸੰਘਰਸ਼ ਬਾਰੇ ਦੱਸਾਂ। ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਸਿੱਖ ਕਿਸੇ ਇੱਕ ਆਗੂ ਨੂੰ ਬਾਝੇ ਹੋ ਗਏ। ਮੁਗਲਾਂ ਦੇ ਸੂਬੇਦਾਰ ਜਕੀਆਂ ਖਾਨ ਨੇ ਇੱਕ ਡਰ ਦਾ ਮਾਹੌਲ ਬਣਾ ਦਿੱਤਾ ਸੀਗਾ ਤੇ ਸਿੱਖਾਂ ਆਹ ਸਿੱਖਾਂ ਨੂੰ ਉਹਨਾਂ ਦੇ ਘੇਰਾ ਤੋਂ ਭਜਾ ਆਹ ਜਾਕੇ ਫੜਿਆ ਜਾਂਦਾ। ਇਸ ਕਾਰਨ ਸਿੱਖ ਛੋਟੇ-ਛੋਟੇ ਜੱਥਿਆਂ ਦੇ ਸਮੂਹਾਂ ਵਿੱਚ ਅਹ ਗਏ ਅਤੇ ਦੂਰ ਦੀਆਂ ਪਹਾੜੀਆਂ, ਜੰਗਲਾਂ ਅਤੇ ਆਦਿ ਵਿੱਚ ਜਾਕੇ ਛੁਪ ਗਏ ਸੀਗੇ ਪਰੰਤੂ ਉਹ ਸ਼ਾਸ਼ਕਾਂ ਦੇ ਹੱਥ ਵਿੱਚ ਨਾ ਆ ਸਕੇ।

ਅਮ ਕਿਰਿਆਸ਼ੀਲ ਰਹੇ ਜ਼ਰੂਰਤ ਪੈਣ ਤੇ ਇਹ ਜ ਇਹ ਜੱਥੇ ਆਪਸ ਵਿੱਚ ਇੱਕ ਦੂਜੇ ਨਾਲ ਮਿਲਕੇ ਇਕੱਠੇ ਵੀ ਹੋ ਜਾਂਦੇ ਸਨ ਅਤੇ ਇਹ ਇੱਕ ਆਮ ਰਿਵਾਇਤ ਸੀ ਕੇ ਉਹ ਆਮ ਤੌਰ ਤੇ ਅਹ ਵਿਸਾਖੀ ਅਤੇ ਦੀਵਾਲੀ ਦੇ ਮੌਕੇ ਹਰਮਿੰਦਰ ਸਾਹਿਬ ਅੰਮ੍ਰਿਤਸਰ ਵਿਖੇ ਇਕੱਠੇ ਹੁੰਦੇ ਸਨ। ਹਰਮਿੰਦਰ ਸਾਹਿਬ ਦੀ ਮਰਿਆਦਾ ਹੁਣ ਚੋਵੀ ਘੰਟੇ ਨਿਯਤ ਰੂਪ ਵਿੱਚ ਭਾਈ ਮਨੀ ਸਿੰਘ ਜੀ ਦੁਆਰਾ ਨਿਭਾਈ ਜਾ ਅਹ ਜਾਣੀ ਸ਼ੁਰੂ ਹੋ ਗਈ ਸੀ। ਜਿਸਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਪਤਨੀ ਮਾਤਾ ਸੁੰਦਰੀ ਜੀ ਵਲੋਂ ਹਰਮਿੰਦਰ ਸਾਹਿਬ ਵਿੱਚ ਅਹ ਹਰਮਿੰਦਰ ਸਾਹਿਬ ਦਾ ਹੈਡ ਗ੍ਰੰਥੀ ਬਣਾ ਆਹ ਥਾਪ ਦਿੱਤਾ ਗਿਆ ਸੀਗਾ। ਤੇ ਜਰਕੀਆਂ ਖਾਨ ਜਿਹੜਾ ਕੀ ਸਿਖਾਂ ਦਾ ਖੋਜ ਮਿਟਾਉਣ ਦਾ ਇਰਾਦਾ ਕਰੀ ਬੈਠਾ ਸੀ ਉਸਨੇ ਸਿਖਾਂ ਨੂੰ ਬੜੀਆਂ ਸਖ਼ਤ ਸਜਾਵਾਂ ਦੇਣੀਆਂ ਸੁਰੂ ਕਰ ਦਿਤੀਆਂ ਅਤੇ ਉਹਨਾਂ ਵਿਚੋਂ

ਜਰਕੀਆਂ ਖਾਨ ਵਲੋਂ ਸਿਖਾਂ ਨੂੰ ਖਤਮ ਕਰਨ ਦੇ ਇਰਾਦੇ ਵਿੱਚ ਸਫਲ ਨਾ ਹੋਣ ਮਗਰੋਂ ਉਸ ਨੇ ਸਿਖਾਂ ਨਾਲ ਸੰਧੀ ਕਰਨ ਦੀ ਯੋਜਨਾ ਬਣਾਈ। ਜਿਸ ਅਧੀਨ ਉਹਨਾਂ ਨੂੰ ਇੱਕ ਲੱਖ ਰੁਪਏ ਸਲਾਨਾਂ ਦੀ ਇੱਕ ਜਾਗੀਰ ਦੇਣ ਦੀ ਪੇਸ਼ਕਸ਼ ਕੀਤੀ ਅਤੇ ਉਹਨਾਂ ਨੇ ਉਹਨਾਂ ਦੇ ਆਗੂ ਕਪੂਰ ਸਿੰਘ ਨੂੰ ਆਹ ਨਵਾਬ ਦਾ ਅਹੁਦਾ ਦੇਣ ਦੀ ਪ੍ਰਵਾਨ ਕੀਤਾ। ਅਤੇ ਜਰਕੀਆਂ ਖਾਨ ਦੀ ਇਸ ਹਰਕਤ ਨੇ ਸੁੱਤੇ ਸਿੱਧ ਹੀ ਉਹਨਾਂ ਨੂੰ ਇੱਕ ਯੋਗ ਅਗਵਾਈ ਦੇ ਝੰਡੇ ਹੇਠ ਇਕੱਠੇ ਕਰ ਦਿੱਤਾ ਨਵਾਬ ਕਪੂਰ ਸਿੰਘ ਦੇ ਨੇ ਆਪਣੇ ਸਾਰੇ ਜੱਥਿਆਂ ਨੂੰ ਦੋ ਹਿੱਸਿਆਂ ਵਿੱ ਅਹ ਬੁੱਢਾ ਢਲ ਵੱਡੀ ਉਮਰ ਵਾਲਿਆਂ ਦਾ ਜਥਾ ਅਤੇ ਧਰੋਣਾ ਚਲ ਛੋਟੀ ਉਮਰ ਵਾਲਿਆਂ ਦਾ ਜਥਾ ਵਿੱਚ ਵੰਡ ਦਿੱਤਾ। ਪਹਿਲੇ ਦਲ ਨੂੰ ਹਲ ਵਾਹੁਣ ਵਾਲੇ ਪਾਸੇ ਲਾਇਆ ਗਿਆ ਤੇ ਇਸਨੂੰ ਇਸਤੋਂ ਇਲਾਵਾ ਬੁੱਢਾ ਦਲ ਵਾਲੇ ਯੁੱਧ ਵਿੱਚ ਜ਼ਖਮੀ ਹੋਏ ਸਿੱਖ ਸੈਨਿਕਾਂ ਘੋੜਿਆਂ ਦੀ ਵਿੱਚ ਵੰਡ ਦਿੱਤਾ।

ਵਿਵੇਕ ਸਰ, ਸਰ ਅਤੇ ਸੰਤੋਖ ਸਰ ਸਿੱਖ ਸਿਪਾਹੀਆਂ ਨੂੰ ਭਰਤੀ ਕਰਨ ਅਤੇ ਟਰੇਨਿੰਗ ਦੇਣ ਦਾ ਕੰਮ ਸੌਪਿਆ ਗਿਆ, ਜਿਹੜਾ ਕੀ ਮੁਗ਼ਲ ਗਵਰਨਰ ਨੂੰ ਬਿਲਕੁਲ ਮੰਜੂਰ ਨਹੀਂ ਸੀ ਇਸ ਤਰ੍ਹਾਂ ਸਰਕਾਰ ਨਾਲ ਇਹ ਆਨੰਦ ਸੰਧੀ ਬਹੁਤ ਥੋੜਾ ਸਮਾਂ ਚੱਲੀ ਤੇ ਇਹ ਸਤਾਰਾਂ ਸੌ ਪੈਂਤੀ ਈਸਵੀ ਵਿੱਚ ਟੁੱਟ ਗਈ ਤੇ ਸਤਾਰਾਂ ਸੌ ਉਨਤਾਲੀ ਈਸਵੀ ਵਿੱਚ ਨਾਦਰ ਸ਼ਾਹ ਦੇ ਅਹ ਭਾਰਤ ਉੱਤੇ ਹਮਲੇ ਨੇ ਅਹ ਢਹਿੰਦੇ ਹੋਏ ਮੁਗ਼ਲ ਸਾਮਰਾਜ ਨੂੰ ਵੱਡਾ ਧੱਕਾ ਦਿੱਤਾ। ਇਸ ਘਟਨਾ ਨੇ ਸਿਖਾਂ ਨੂੰ ਇਕੱਠੇ ਹੋਣ ਦਾ ਇੱਕ ਹੋਰ ਮੌਕਾ ਪ੍ਰਦਾਨ ਕੀਤਾ। ਜਰਕੀਆਂ ਖਾਨ ਦੀ ਮੌਤ ਤੋਂ ਬਾਦ ਦੀਵਾਲੀ ਦੇ ਮੌਕੇ ਤੇ ਸਿੱਖ ਅੰਮ੍ਰਿਤਸਰ ਵਿੱਚ ਇਕੱਠੇ ਹੋਏ ਅਤੇ ਆਪਣੇ ਆਪ ਨੂੰ ਵੱਖ-ਵੱਖ ਪੱਚੀ ਜੱਤਿਆਂ ਵਿੱਚ ਦੁਬਾਰਾ ਜਥੇਬੰਦ ਕੀਤਾ। ਤੇ ਹਰ ਜੱਥੇ ਵਿੱਚ ਸੌ ਘੋੜ ਸਵਾਰ ਸ਼ਾਮਿਲ ਸਨ ਤੇ ਇੱਕ ਪੁਰਾਣੀ ਬੁੱਢਾ ਦਲ ਦੇ ਤਰੌਣਾ ਦਲ ਨੂੰ ਆਹ ਵੀ ਬਰਕਰਾਰ ਰੱਖਿਆ ਗਿਆ। ਪਰੰਤੂ ਨਵੇਂ ਜੱਥਿਆਂ ਨੂੰ

ਤੇ ਉਹ ਉਹ ਆਮ ਕਰਕੇ ਆਪਣੇ ਆਪਣੇ ਤੌੜ ਤੇ ਇਕੱਲੇ ਹੀ ਕਾਰਜ ਕਰਦੇ ਸਨ ਭਾਵੇਂ ਉਹ ਸਾਰੇ ਹਾਲੇ ਵੀ ਸਿੰਘ ਦੀ ਅਹ ਵੱਡੀ ਅਗਵਾਈ ਨੂੰ ਮੰਨਦੇ ਸਨ। ਮੀਰ ਮੈਨੂੰ ਸਿੱਖਾਂ ਲਈ ਪਹਿਲੇ ਸੂਬੇਦਾਰਾਂ ਜਿਵੇਂ ਸਮਧ ਖਾਨ, ਜਰਕੀਆਂ ਖਾਨ ਅਤੇ ਯਹੀਆਂ ਖਾਨ ਤੋਂ ਵੀ ਵੱਡਾ ਜ਼ਾਲਿਮ ਸਿੱਧ ਹੋਇਆ। ਜਿਸ ਨੇ ਜ਼ੁਲਮਾਂ ਨੂੰ ਹੋਰ ਤੇਜ਼ ਕਰ ਦਿੱਤਾ। ਉਸਦਾ ਸਭ ਤੋਂ ਪਹਿਲਾਂ ਕਾਰਜ ਅੰਮ੍ਰਿਤਸਰ ਵਿੱਚ ਆਹ ਰਾਮ ਰੌਣੀ ਦੇ ਕਿਲੇ ਉੱਤੇ ਹਮਲਾ ਕਰਨਾ ਸੀ। ਜਿਥੇ ਤਕਰੀਬਨ ਪੰਜ ਸੌ ਸਿਖਾਂ ਨੇ ਸ਼ਰਣ ਲਈ ਹੋਈ ਸੀ। ਇਸਨੇ ਉਹਨਾਂ ਨੂੰ ਪਹਾੜਾਂ ਤੇ ਜੰਗਲਾਂ ਵਿੱਚ ਸ਼ਰਨ ਲੈਣ ਲਈ ਮਜ਼ਬੂਰ ਕਰ ਦਿੱਤਾ। ਮੀਰ ਮਨੂੰ ਲਾਹੌਰ ਦੀ ਘੋੜੀਆਂ ਦੀ ਮੰਡੀ ਕੇ ਹਰ ਰੋਜ਼ ਸੈਂਕੜੇ ਸਿੱਖਾਂ ਨੂੰ ਫਾਹੇ ਲਾਉਂਦਾ ਸੀ ਆਹ ਜਿਥੇ ਅੱਜ ਕੱਲ ਗੁਰਦੁਆਰਾ ਸਹੀਦ ਗੰਜ ਹੈ ਆਹ ਅਹਿਮਦ ਸ਼ਾਹ ਦੋਰਾਨੀ ਦੇ ਦੂਜੇ ਹਮਲੇ ਵਿ ਅਹ ਵੇਲੇ ਘੰਬੀਰ ਖ਼ਤਰੇ ਨੂੰ ਭਾਂਫ਼ਦੇ ਹੋਏ , ਮੀਰ ਮਨੂੰ ਨੇ ਸਿੱਖਾਂ ਤੇ ਤਸ਼ੀਹੇ ਰੋਕ ਦਿੱਤੇ ਅਤੇ ਉਸਨੇ ਸਿਖਾਂ ਨਾਲ ਸਮਝੌਤਾ ਕਰ ਲਿਆ। ਉਸਤੋਂ ਬਾਦ ਸਿੱਖ ਉਹਨਾਂ ਨਾਲ ਅਫਗਾਨਾ ਦੇ ਵਿਰੁੱਧ ਲੜੇ। ਤੇ ਪਰ ਜਿਓਂ ਹੀ ਇਹ ਖ਼ਤਰਾ ਟਲਿਆ ਮੰਨੂ ਦੀ ਹਮਦਰਦੀ ਵੀ ਗਈ ਤੇ ਸਿੱਖ ਫਿਰ ਮੀਰ ਮਨੂੰ ਦੇ ਤਸੀਹਿਆਂ ਦਾ ਸਿਕਾਰ ਹੋਣਾ ਸੁਰੂ ਹੋ ਗਏ ਅਬਦਾਲੀ ਦੇ ਲਗਾਤਾਰ ਹਮਲਿਆਂ ਨੇ ਨਾ ਸਿਰਫ ਵੱਡੇ ਪੱਧਰ ਉੱਤੇ ਤਬਾਹੀ ਕੀਤੀ ਸਗੋਂ ਉਸਨੇ ਭਾਰਤ ਦੇ ਰਾਜਨੀਤਿਕ ਸਮੀਕਰਣ ਨੂੰ ਵੀ ਬਦਲ ਕੇ ਰੱਖ ਦਿੱਤਾ। ਮੁਗ਼ਲਾਂ ਦੀ ਸ਼ਕਤੀ ਘੱਟ ਹੋ ਗਈ ਅਤੇ ਮਰਾਠੇ ਬਰਬਾਦ ਹੋ ਕੇ ਹੌਲੀ-ਹੌਲੀ ਦੱਖਣ ਨੂੰ ਚਲੇ ਗਏ। ਤੇ ਅਹ ਪਰ ਮੁਗ਼ਲਾਂ, ਪਰ ਸਿੱਖ ਪਹਿਲਾਂ ਵਾਂਗ ਫਿਰ ਆਪਸ ਵਿੱਚ ਵਾਪਿਸ ਆ ਗਏ। ਪਰ ਸਤਾਰ੍ਹਾਂ ਸੌ ਚੋਹਠ ਈਸਵੀ ਵਿੱਚ ਸਰਹਿੰਦ ਵਿੱਚ ਸਿੱਖਾਂ ਦੀ ਅਫ਼ਗ਼ਾਨਾ ਨਾਲ ਲੜਾਈ ਸਮੇਂ ਉਹਨਾਂ ਨੇ ਫਿਰ ਪਾਸਾ ਪਲਟ ਦਿੱਤਾ ਤੇ ਸਿੱਖ ਫਿਰ ਆਪਣੇ ਇਲਾਕੇ ਦੇ ਮਾਲਕ ਬਣ ਗਏ। ਇਸਤੋਂ ਇਲਾਵਾ ਇਹ ਸਮਾਂ ਵੀ ਸਿੱਖਾਂ ਲਈ ਬਹੁਤ ਸੰਘਰਸ਼ ਪੂਰਨ ਰਿਹਾ ਸੀ। ਦੋ ਮੌਕਿਆਂ ਉੱਤੇ ਜਿਹਨਾਂ ਨੂੰ ਛੋਟਾ ਘਲੂਘਾਰਾ ਤੇ ਵੱਡਾ ਘਲੂਘਾਰਾ ਕਿਹਾ ਜਾਂਦਾ ਹੈ, ਸਿੱਖਾਂ ਦਾ ਉਹ ਉਹਨਾਂ ਦੇ ਦੁਸ਼ਮਣਾਂ ਵਲੋਂ ਵੱਡੇ ਪੱਧਰ ਉੱਤੇ ਹਮ ਅਹ ਹਮਲੇ ਕੀਤਾ ਗਿਆ ਸੀਗਾ ਇਨ੍ਹਾਂ ਅਹ ਵਰ੍ਹਿਆਂ ਵਿਚ ਮੁਗ਼ਲਾਂ ਦੇ ਅਤਿਆਚਾਰਾਂ ਤੇ ਅਫ਼ਗ਼ਾਨਾ ਦੇ ਹਮਲਿਆਂ ਨੇ ਪੰਜਾਬ ਨੂੰ ਬਹੁਤ ਕਮਜ਼ੋਰ ਕਰ ਦਿੱਤਾ ਸੀਗਾ। ਇਸਤੋਂ ਇਲਾਵਾ ਰਾਜ ਦੀ ਰਾਜਤੈਨਿਕ ਵਿਵਸਥਾ ਬਿਲਕੁਲ ਖਤਮ ਹੋ ਚੁੱਕੀ ਸੀ। ਇਸ ਦਾ ਕਾਰਣ ਰਾਜ ਦਾ ਰਾਜਪਾਲ ਸੰਭਾਲ ਰਹੀਆਂ ਅਹ ਨਾ-ਮਾਤਰ ਸਰਕਾਰਾਂ ਅਹ ਲੋਕਾਂ ਦੀ ਜਾਨ ਤੇ ਮਾਲ ਦੀ ਸੁਰੱਖਿਆ ਤੇ ਕਾਨੂੰਨ ਵਿਵਸਥਾ ਬਣਾਈ ਦੇ ਕਾਬਿਲ ਨਹੀਂ ਰਹੀਆਂ ਸਨ। ਵਪਾਰ ਬਿਲਕੁਲ ਘੱਟ ਅਹ ਠੱਪ ਹੋਣ ਦੇ ਤੇ ਆ ਗਿਆ ਸੀ ਤੇ ਕਿਉਕਿ ਸੜਕਾਂ ਤੇ ਵਪਾਰ ਦੇ ਰਸਤਿਆਂ ਉੱਤੇ ਕੋਈ ਸੁਰੱਖਿਆ ਨਹੀਂ ਸੀ, ਸਾਰਾ ਆਹ ਟਰਾਂਸਪੋਰਟ ਸਾਰੀਆਂ ਵਿਰਾਸਤਾਂ ਵਿਚ ਵੰਡ ਗਿਆ ਸੀਗਾ ਜਿਨ੍ਹਾਂ ਦੀ ਸਰਹੱਦਾਂ ਸਬੰਧੀ ਅਹ ਝਗੜੇ ਸਨ ਤੇ ਵੱਖ-ਵੱਖ ਸੱਤਾਧਾਰੀ ਲੋਕ ਗਰੀਬ ਕਿਸਾਨਾਂ ਨੂੰ ਕੋਈ ਕਾਨੂੰਨੀ ਵਿਵਸਥਾ ਅਤੇ ਸੁਰੱਖਿਆ ਦੇਣ ਦੀ ਥਾਂ ਉਹਨਾਂ ਦੀ ਲਹੂ ਪਸੀਨੇ ਨਾਲ ਕੀਤੀ ਕਮਾਈ ਨੂੰ ਚੂਸ ਰਹੇ ਸਨ। ਜੋ ਵੀ ਅੱਜ ਵੀ ਹੁੰਦਾ, ਪਰ ਏਨਾ ਹੁਣ ਨਈ ਏ ਪਹਿਲਾਂ ਜ਼ਿਆਦਾ ਹੁੰਦਾ ਸੀਗਾ। ਤੇ ਅਗੇ ਵੱਧਦੇ ਆ। ਅਜਿਹੀ ਹਾਲਤਾਂ ਵਿਚ ਲੋਕਾਂ ਵਿਚ ਅਹ ਲੋਕਾਂ ਨੂੰ ਲੋੜ ਸੀ ਵੀ ਅਜੇਹੀ ਸੰਸਥਾ ਦੀ ਅਹ ਸੀ ਕੀ ਜਿਹੜੀ ਕੀ ਉਹਨਾਂ ਨੂੰ ਲੰਬੇ ਸਮੇਂ ਤੋਂ ਚਲੇ ਆ ਰਹੇ ਦੁੱਖਾਂ ਤੋਂ ਮੁਕਤ ਕਰ ਸਕੇ। ਅਤੇ ਉਹਨਾਂ ਦੇ ਉਹਨਾਂ ਨੂੰ ਅੰਦਰੂਨੀ ਤੇ ਬਾਹਰੀ ਖ਼ਤਰਿਆਂ ਤੋਂ ਬਚਾ ਸਕੇ। ਸਤਾਰਾਂ ਸੌ ਅਡਤਾਲੀ ਈਸਵੀ ਨੂੰ ਵਿਸਾਖੀ ਵਾਲੇ ਦਿਨ ਸਿੱਖ ਆਮ ਤੌਰ ਅੰਮ੍ਰਿਤਸਰ ਵਿਚ ਇਕੱਠੇ ਹੋਏ ਅਤੇ ਇਹ ਫੈਸਲਾ ਕੀਤਾ ਕੀ ਮੁਗ਼ਲਾਂ ਦੇ ਅਤਿਆਚਾਰਾਂ ਦੇ ਵਿਰੁੱਧ ਇਕੱਠੇ ਰਲ ਕੇ ਸੰਘਰਸ਼ ਕਰੀਏ ਅਤੇ ਖਾਲਸੇ ਦੀਆਂ ਲੜੀਆਂ ਲੜਨ ਵਾਲੀਆਂ ਸਾਰੀਆਂ ਸੈਨਾਵਾਂ ਨੂੰ ਸਿਰਫ ਇੱਕ ਸੰਗਠਨ ਦੇ ਅਧੀਨ ਕੀਤਾ ਜਾਵੇ। ਜਿਸਨੂੰ ਦਲ ਖਾਲਸਾ ਦਾ ਨਾ ਦਿੱਤਾ ਗਿਆ ਸੀਗਾ। ਦਲ ਖਾਲਸਾ ਮਿਸਲ ਆਹ ਮਿਸਲਾਂ ਅਤੇ ਗੁਰਮਤਾ ਦਲ ਖਾਲਸਾ। ਇਹ ਤਿੰਨ ਸੀਗੇ ਤੇ ਦਲ ਖਾਲਸਾ ਇੱਕ ਅਜੇਹੀ ਸਦ ਹੈ ਜੋ ਉਸਦੀ ਰੱਖਿਅਕ ਦਲ ਲਈ ਵਰਤਿਆ ਜਾਂਦਾ ਸੀ, ਜਿਹੜਾ ਕੀ ਅਠਾਰਵੀਂ ਸਦੀ ਦੇ ਪਿਛਲੇ ਆਹ ਅੱਧ ਵਿਚ ਦੇਸ ਵਿਚ ਫੈਲੀ ਗੜਬੜ ਦੇ ਸਮੇਂ ਹੋਂਦ ਵਿਚ ਆਇਆ ਸੀਗਾ। ਤੇ ਅਤੇ ਜਿਹੜਾ ਆਹ ਸਿੱਖਾਂ ਦੀ ਲੜਨ ਵਾਲੀ ਇੱਕ ਜਬਰਦਸਤ ਸਕਤੀ ਦੇ ਰੂਪ ਦੇ ਵਿਚ ਉਭਰਿਆ ਤੇ ਦਲ ਖਾਲਸਾ ਸਬਦ ਦਾ ਜਿਕਰ ਉਸ ਵੇਲੇ ਭਾਰਤ ਵਿਚ ਵਿਚ ਲਿਖਤ ਵਿਚ ਆਇਆ। ਲਿਖਤਾਂ ਤੋਂ ਪਹਿਲਾਂ ਕਿਸੇ ਲਿਖਤ ਵਿਚ ਨਹੀਂ ਸੀਗਾ, ਇਹ ਦਲ ਖਾਲਸਾ। ਠੀਕ ਆ ਜੀ, ਧੰਨਵਾਦ ਜੀ।

ਉਹ ਬੱਸ ਜੀ ਸ਼ਹਿਰ ਚ ਅੱਜਕਲ ਸ਼ੂਟਿੰਗਾ ਦਾ ਸਿਲਸਲਾ ਚੱਲ ਰਿਹਾ

ਹਾਂ ਬੱਸ ਰੋਣਕ ਮੇਲਾ ਦੇਖਣ ਗਏ ਥੇ ਮੈਂ ਕਿਆ ਦੇਖ ਆਈਏ ਅਸੀਂ ਵੀ

ਹਾਂਜੀ ਮੈਂ ਕਿਹਾ ਬਹੁਤ ਵਧੀਆ shooting ਅੱਜਕਲ ਬਹੁਤ ਚੱਲ ਰਹੀਆਂ ਨੇ ਹਾਂਜੀ ਇਹ ਤਾਂ ਸ਼ਹਿਰ ਚ ਬਹੁਤ ਚੱਲ ਪਈਆਂ ਤੁਹਾਡਾ ਸ਼ਹਿਰ ਹੀ ਬਹੁਤ ਮਸਹੂਰ ਏ ਬਸੀ ਪਠਾਣਾ ਹਾਂਜੀ ਹਾਂ ਕਰਤਾ ਜੀ ਇਹਨਾ ਨੇ industry ਨੇ ਮਤਲਬ ਅੱਜਕਲ ਕਿਹੜੀ shooting ਚੱਲ ਰਹੀ ਏ ਅੱਜਕਲ ਚੱਲ ਰਹੀ ਏ ਜੀ ਪੰਜਾਬੀ film ਦੀ ਏ ਉਹ ਗੱਡੀ ਜਾਂਦੀ ਛਲਾਂਗਾ ਮਾਰਦੀ

ਕਿਹੜੀ singer ਦੀ ਏ ਇਹ

ਲੱਗੀ ਕੀ ਜੀ ਉੱਥੇ ਬੱਸ ਉਹ ਕਰੀ ਜਾਂਦੇ ਨੇ shooting ਬੱਸ scene ਇੱਕ ਵਾਰ ਕਰ ਲਿਆ ਦੋ ਵਾਰ ਕਰ ਲਿਆ ਚਾਰ ਵਾਰ ਕਰ ਲਿਆ ਠੀਕ ਏ ਜੀ

ਕਾਫੀ time ਹੋ ਗਿਆ ਜੀ ਉਨਾ ਨੂੰ ਉਨਾ ਦਾ ਹੈਗਾ ਤਾਂ ਪਚ ਪਚਵੰਜਾ ਪੰਜਾਹ ਪਚਵੰਜਾ ਪੰਜਾਹ schedule ਸੀ ਬਸੀ ਤੇ

ਹਾਂਜੀ ਮੈਨੂੰ ਲੱਗਦਾ full movie ਇੱਥੇ ਈ ਓ ਬਣਨੀ ਏ ਜੀ ਠੀਕ ਏ ਜੀ ਸੋ low budget ਗਈ ਏ ਆਪਣਾ ਫੇਰ

ਉਸ ਆਲੇ ਦੁਆਲੇ ਪਿੰਡਾ ਚ ਵੀ ਹੁੰਦੀ ਏ ਜੀ ਕੁੱਝ ਸ਼ਹਿਰ ਚ ਬਜਾਰਾ ਚ ਕੁੱਝ ਕੀਤੇ ਵੀ ਉਹਨੂੰ set ਲੱਗਦਾ ਹੋਊਗਾ

ਕੀ ਦਿਖਾ ਰਹੇ ਏ shooting ਚ ਕੋਈ comedy film ਲਗਦੀ ਏ ਜੀ comedy scene ਜੇ ਦਿਖਾ ਰਹੇ ਤੇ ਅੱਛਾ ਜੀ

ਅਹ so ਅਹ junk food

ਮੈਨੂੰ ਲਗਦਾ ਜਿਵੇ ਜਾ ਹੀਰੋ ਜਾਂ ਕੋਈ ਹੋਇਆ MBA ਕਰਕੇ ਦਿਖਾਉਂਦਾ ਹੋਣਾ ਵੀ ਰੇੜੀ ਲਾਉਂਦਾ

ਠੀਕ ਏ ਫੇਰ

ਲੋਕਾ ਨੂੰ ਰੋਜਗਾਰ ਮਿਲ ਰਿਹਾ ਹਾਂਜੀ ਇਹ ਤਾਂ ਹੈਗਾ ਫਾਇਦਾ ਚਲੋ ਸਾਰੀਆਂ ਨੂੰ ਈ ਤਾਂ ਫੇਰ ਸਾਰੀ ਬਸੀ ਚੋ ਪੰਜ ਦੱਸ percent ਲੋਕਾ ਨੂੰ ਤਾਂ ਫਾਇਦਾ ਹੋ ਈ ਰਿਹਾ ਹੋਣਾ ਜੀ

ਕੋਈ market ਵਿੱਚ purchase ਕੋਈ ਸਮਾਨ ਖਰੀਦਣਾ ਜਾਂ ਕੋਈ ਮਾੜਾ ਮੋਟਾ role ਉਹ ਕਰ ਦਿੰਦੇ ਦਿੰਦੇ ਹੋਣੇ ਲੋਕਾ ਨੂੰ

ਬਸੀ ਸ਼ਹਿਰ ਨੂੰ ਕਮੇਟੀ ਨੂੰ ਫਾਇਦਾ ਹੋ ਰਿਹਾ ਇਹਨਾ ਦਾ ਵੀ income of source income ਵੱਧ ਰਿਹਾ

ਬਸੀ ਪਠਾਣਾ ਦਾ ਨਾਮ Bollywood ਤੱਕ ਚਲੇ ਗਿਆ ਉਹ ਤੁਹਾਡੀ ਗੱਲ ਠੀਕ ਏ ਪਰ ਲੋਕਾ ਨੂੰ harassment ਵੀ ਤਾਂ ਹੁੰਦੀ ਏ ਉਹ ਦੇਖੋ harassment ਹੁੰਦੀ ਏ ਮੈਂ ਮੰਨਦਾ ਪਰ ਏ ਨੀਂ ਅਗਲਾ ਪੂਰਾ ਕਰਕੇ arrangement ਆਉਂਦਾ ਆਪਣੇ ਲੋਕਾ ਚ ਵੀ ਥੋੜੀ ਜੀ ਹੈਗੀ ਜੀ ਕਿਉਂਕਿ ਮੈਂ ਦੇਖਿਆ ਚਲੋ ਮਤਲਬ ਕੋਈ ਉਹਦੇ ਨਾਲ ਦਸਤ ਮਤਲਬ ਵੈਸੇ ਵੀ ਪੂਰੇ ਉਹਦੇ ਨਾਲ traffic ਖੜਾਉਂਦੇ ਨੇ ਜੇ ਕਿਸੇ ਨੇ ਜਾਣਾ ਹੋਵੇ

ਉਹ ਉਹਨਾ ਦਾ scene ਚੱਲ ਰਿਹਾ ਅਗਲਾ ਨਹੀਂ ਖ਼ਰਾਬ ਹੋਣ ਦਿੰਦਾ

ਜਿਹੜੇ bouncer ਜਾਂ ਉਹਨਾ ਦੇ ਬੰਦੇ ਹੁੰਦੇ ਨੇ security ਵਾਲੇ ਜੀ

ਬਾਕੀ harassment ਤਾਂ ਹੁਣ ਥੋੜੀ ਬਹੁਤੀ ਹੋਊਗੀ ਉਈ ਉਹ ਤਾਂ ਆਣ ਵੀ ਬਹੁਤ ਲੱਗ ਗਏ ਬਸੀ ਤਾਂ ਜੀ

ਹਰ ਦੂਜੇ ਤੀਜੇ ਦਿਨ shooting ਚੱਲਦੀ ਹੁੰਦੀ ਏ